ਉਹਨਾਂ ਦੀ ਸਿਹਤ ਦਾ ਇੱਕੋ ਇੱਕ ਰਾਜ ਇਹ ਸੀ ਕਿ ਉਹ ਓਨਾ ਕੁ ਖਾ ਲੈਂਦੇ ਸਨ ਅਤੇ ਵਧੀਆ ਤੌਰ ਤਰੀਕੇ ਦੀ ਵਰਜਿਸ ਕਸ਼ਰਤ ਅਤੇ ਘਰੇਲੂ ਕੰਮ ਕਰਦੇ ਸਨ ਪਰ ਇਹ ਸਮੇਂ ਅਸੀਂ ਵੇਖਦੇ ਹਾਂ ਤਾਂ ਲੋਕਾਂ ਕੋਲ ਸਿਰਫ਼ ਖਾਣ ਤੋਂ ਇਲਾਵਾ ਜਾਂ ਹੋਰ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਣੇ ਘਰ ਦੇ ਕੰਮ ਕਰਨ ਅਤੇ ਆਪਣੀ ਸਿਹਤ ਦਾ ਖਿਆਲ ਰੱਖ ਸਕਣ, ਇਹ ਸਮੇਂ ਤਾਂ ਇਹ ਹੈ ਕਿ ਜੋ ਬੱਚੇ ਆਪਾਂ ਪੜ੍ਹਣ ਵਾਲੇ ਵੇਖਦੇ ਹਾਂ ਉਹ ਤਾਂ ਸਿਰਫ਼ ਆਪਣੀ ਪੜ੍ਹਾਈ ਵੱਲ ਖਿਆਲ ਦਿੰਦੇ ਹਨ ਸਿਹਤ ਤਾਂ ਦੂਰ ਹੀ ਹੁੰਦੀ ਹੈ

ਅਤੇ ਨੌਜਵਾਨ ਹੁੰਦੇ ਸਨ ਕਿ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਵਿੱਚ ਉਸ ਸਮੇਂ ਸੱਤ ਸੱਤ ਫੁੱਟ ਤੁਹਾਨੂੰ ਜਵਾਨ ਗੱਭਰੂ ਦੇਖਣ ਨੂੰ ਮਿਲਦੇ ਹੋਣਗੇ। ਇਹ ਤੁਸੀਂ ਪੰਜਾਬੀ ਵਿੱਚ ਸੁਣਿਆ ਵੀ ਹੋਵੇਗਾ ਪਰ ਇਸ ਸਮੇਂ ਜੇ ਆਪਾਂ ਵੇਖਿਆ ਜਾਵੇ ਤਾਂ ਪੰਜਾਬ ਵਿੱਚ ਤਾਂ ਕੀ ਸਾਨੂੰ ਇਸ ਧਰਤੀ ਤੇ ਉਸ ਤਰ੍ਹਾਂ ਦੇ ਲੋਕ ਵੇਖਣ ਨੂੰ ਨਹੀਂ ਮਿਲਦੇ ਜੋ ਪੁਰਾਣੇ ਸਮਿਆਂ ਵਿੱਚ ਸਨ। ਕੀ ਤੁਸੀਂ ਸਿਹਤ ਬਣਾਉਣ ਦੇ ਜੇ ਆਪਾਂ ਤੌਰ ਤਰੀਕੇ ਨਵੇਂ ਹਨ ਤਾਂ ਆਪਾਂ ਨੂੰ ਇਸ ਸਮੇਂ ਸਿਹਤ ਕਿਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਹੈ, ਸਿਹਤ ਬਣਾਉਣ ਦੇ ਤੁਸੀਂ ਹੋਰ ਕਿਹੜੇ ਕਿਹੜੇ ਤਰੀਕੇ, ਤਾਂ ਸਾਨੂੰ ਦੱਸਣਾ ਚਾਹੁੰਦੇ ਹੋ? ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਪੁਰਾਣੇ ਸਮੇਂ ਦੇ ਜੋ ਲੋਕ ਸਨ ਉਹ ਸਿਹਤ ਪੱਖੋਂ ਬਹੁਤ ਤੰਦਰੁਸਤ ਸਨ ਅਤੇ ਹੁਣ ਦੇ ਜੋ ਇਨਸਾਨ ਹਨ, ਉਹ ਸਿਹਤ ਪੱਖੋਂ ਥੋੜ੍ਹੇ ਕੰਮਜ਼ੋਰ ਹਨ। ਮੈਂ ਇੱਥੇ ਇੱਕ ਗੱਲ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਪੁਰਾਣੇ ਸਮੇਂ ਦੀ ਗੱਲ ਜੇ ਆਪਾਂ ਕਰੀਏ ਤਾਂ ਉਸ ਸਮੇਂ ਵਿੱਚ ਕੀ ਸੀ ਹਰ ਇਨਸਾਨ ਆਪਣੇ ਹੱਥੀ ਕੰਮ ਕਰਦਾ ਸੀ ਅਤੇ ਉਸਦੀ ਸਰੀਰਕ ਕਸ਼ਰਤ ਤਾਂ ਆਪਣੇ ਆਪ ਹੀ ਹੋ ਜਾਂਦੀ ਸੀ ਜੇ ਆਪਾਂ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਕੀ ਆ ਗਿਆ ਹੈ ਹਰ ਕਿਸੇ ਕੋਲ ਆਪਣਾ mobile phone ਜਾਂ laptop ਹੁੰਦਾ ਹੈ ਜਿਸ ਵਿੱਚ ਉਹ ਸਾਰਾ ਸਾਰਾ ਦਿਨ ਆਪਣਾ ਕੰਮ ਕਰਦਾ ਰਹਿੰਦਾ ਹੈ, ਅਤੇ ਉਸਨੂੰ ਆਪਣੀ ਸਿਹਤ ਬਣਾਉਣ ਵੱਲ ਬਿਲਕੁਲ ਵੀ ਸਮਾਂ ਨਹੀਂ ਬਚ ਪਾਉਂਦਾ, ਮੈਂ ਇੱਥੇ ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਹਰ ਵਰਗ ਦੇ ਇਨਸਾਨ ਨੂੰ ਆਪਣੀ ਸਿਹਤ ਦੇ ਲਈ ਥੋੜ੍ਹਾ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਜਿਵੇਂ ਕਿ ਹਰ ਇਨਸਾਨ ਨੂੰ ਸਵੇਰ ਦੇ ਸਮੇਂ ਜਾਂ ਫਿਰ ਸ਼ਾਮ ਦੇ ਸਮੇਂ ਆਪਣੀ ਸਿਹਤ ਦੇ ਲਈ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

ਨਾਲ ਦੇ ਲੜਕਿਆਂ ਨਾਲ ਇਕੱਠਾ ਹੋ ਕੇ ਕੁਛ ਨਾ ਕੁਛ ਖੇਡਾਂ ਖੇਡਦਾ ਰਹਿੰਦਾ ਸੀ, ਜਿਸ ਨਾਲ ਕਿ ਉਸਦਾ ਖਾਲੀ ਸਮਾਂ ਵੀ ਬੀਤ ਜਾਂਦਾ ਸੀ ਅਤੇ ਉਸਦੀ ਸਿਹਤ ਵੀ ਚੰਗੀ ਬਣੀ ਰਹਿੰਦੀ ਸੀ

ਉਸ ਸਮੇਂ ਦੇ ਜੋ ਕਿਸਾਨ ਸਨ ਉਹ ਆਪਣੇ ਹੱਥੀ ਕੰਮ ਕਰਦੇ ਸਨ, ਜਿਸ ਨਾਲ ਕਿ ਉਹਨਾਂ ਦੀ ਸਿਹਤ ਚੰਗੀ ਬਣੀ ਰਹਿੰਦੀ ਸੀ ਅਤੇ ਉਹਨਾਂ ਦਾ ਫਸਲਾਂ ਵੀ ਚੰਗੀਆਂ ਹੁੰਦੀਆਂ ਸਨ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 ਕੀ ਤੁਸੀਂ ਇਸ ਤੇ ਕੁਛ ਕਹਿਣਾ ਚਾਹੋਗੇ ਕਿ ਹੁਣ ਦੇ ਸਮੇਂ ਦੇ ਕਿਸਾਨ ਅਤੇ ਪੁਰਾਣੇ ਸਮੇਂ ਦੇ ਕਿਸਾਨ ਵਿੱਚ ਕੀ ਅੰਤਰ ਪਾਇਆ ਗਿਆ ਹੈ? ਜੇ ਆਪਾਂ ਕਿਸਾਨਾਂ ਦੀ ਸਿਹਤ ਵੱਲ ਵੇਖੀਏ ਤਾਂ ਪੁਰਾਣੇ ਸਮੇਂ ਵਿੱਚ ਕੋਈ ਮਸ਼ੀਨੀ ਯੁੱਗ ਨਹੀਂ ਸੀ ਉਸ ਸਮੇਂ ਤਾਂ ਹਰ ਕੰਮ ਹੱਥੀ ਕੀਤਾ ਜਾਂਦਾ ਸੀ ਅਤੇ ਹੱਥੀ ਕੰਮ ਕਰਨ ਦੇ ਨਾਲ ਨਾਲ ਸਰੀਰ ਦੀ ਕਸ਼ਰਤ ਵੀ ਹੋ ਜਾਂਦੀ ਸੀ, ਪਰ ਵਰਤਮਾਨ ਸਮੇਂ ਵਿੱਚ ਅਜਿਹਾ ਕੁੱਝ ਵੀ ਨਹੀਂ ਰਿਹਾ, ਵਰਤਮਾਨ ਸਮੇਂ ਵਿੱਚ ਜੇ ਆਪਾਂ ਵੇਖੀਏ ਤਾਂ ਨਵੀਆਂ ਨਵੀਂਆਂ ਮਸ਼ੀਨਾਂ ਆ ਚੁੱਕੀਆਂ ਹਨ ਜਿਸ ਨਾਲ ਕਿ ਕਿਸਾਨ ਸਿਰਫ਼ ਪੰਜ ਮਿੰਟਾਂ ਵਿੱਚ ਹੀ ਆਪਣਾ ਕੰਮ ਨਿਬੇੜ ਲੈਂਦਾ ਹੈ, ਜਿਵੇਂ ਆਪਾਂ ਪੁਰਾਣੇ ਸਮਿਆਂ ਵਿੱਚ ਜੋ ਪਿੰਡਾਂ ਦੇ ਲੋਕ ਸਨ ਘਰਾਂ ਵਿੱਚ ਆਪਾਂ ਆਮ ਹੀ ਵੇਖਿਆ ਹੋਵੇਗਾ ਕਿ ਘਰਾਂ ਵਿੱਚ ਪੱਠਿਆਂ ਕੁਤਰਨ ਦੇ ਲਈ ਇੱਕ ਟੋਕਾ ਹੁੰਦਾ ਹੈ ਜਿਸ ਨਾਲ ਕਿ ਪੂਰੇ ਸਰੀਰ ਦੀ ਕਸ਼ਰਤ ਹੋ ਜਾਂਦੀ ਹੈ ਪਰ ਹੁਣ ਉਹ ਅੱਜ ਦੇ ਸਮੇਂ ਵਿੱਚ ਟੋਕੇ ਨਹੀਂ ਰਹੇ ਹੁਣ ਮਸ਼ੀਨਾਂ ਆ ਚੁੱਕੀਆਂ ਹਨ ਮਸ਼ੀਨਾਂ ਤੇ ਇੱਕ ਤਰ੍ਹਾਂ ਇੱਕ ਦੋ ਮਿੰਟ ਨਾਲ ਹੀ ਪੱਠੇ ਕੁਤਰੇ ਜਾਂਦੇ ਹਨ ਇਹ ਤਾਂ ਗੱਲ ਰਹੀ ਪੁਰਾਣੇ ਕਿਸਾਨ ਅਤੇ ਨਵੇਂ ਕਿਸਾਨਾਂ ਦੀ ਸਿਹਤ ਦੇ ਬਾਰੇ ਮੈਂ ਤੁਹਾਨੂੰ ਸਿਹਤ ਦਾ ਇੱਕ ਰਾਜ ਦੱਸਣਾ ਚਾਹੁੰਦਾ ਹਾਂਂ

ਨਵਾਂ ਤੌਰ ਤਰੀਕਾ ਹੁੰਦਾ ਸੀ ਜਿਵੇਂ ਕਿ ਆਪਾਂ ਅੱਜ ਕੱਲ੍ਹ ਕਰ ਲਈਏ, ਕਿਉਂਕਿ ਹੁਣ ਦੇ ਸਮੇਂ ਵਿੱਚ ਕਿਸੇ ਕੋਲ ਪੂਰਾ ਸਮਾਂ ਨਾ ਹੁੰਦਾ ਨਾ ਸੌਣ ਦਾ, ਨਾ ਹੀ ਕੰਮ ਕਰਨ ਦਾ ਅਤੇ ਨਾ ਹੀ ਆਪਣਾ ਸਹੀ

ਖਤਮ ਕਰਨ ਦੇ ਮਗਰੋਂ ਰਾਤ ਨੂੰ ਸਹੀ ਸਮੇਂ ਤੇ ਖਾਣਾ ਅਤੇ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਸਹੀ ਸਮੇਂ ਸੌਣਾ, ਪਰ ਵਰਤਮਾਨ ਸਮੇਂ ਵਿੱਚ ਅਜਿਹਾ ਕੁਛ ਨਹੀਂ ਆਪਾਂ ਆਮ ਹੀ ਇਹ ਵੇਖਦੇ ਹਾਂ ਕਿ ਹੁਣ ਦੇ ਸਮੇਂ ਵਿੱਚ ਕਿਸੇ ਦਾ ਪੂਰਾ ਸਹੀ ਸੌਣ ਸੌਣ ਦਾ ਸਮਾਂ ਨਹੀਂ ਹੁੰਦਾ ਅਤੇ ਨਾ ਹੀ ਕੋਈ ਪੂਰਾ ਖਾਣਾ ਖਾ ਰਿਹਾ ਹੁੰਦਾ ਹੈ, ਹਰ ਕਿਸੇ ਦਾ ਉਹ ਜਿਹਾ time ਨਹੀਂ, ਪੁਰਾਣੇ ਸਮਿਆਂ ਵਿੱਚ ਲੋਕ ਇਸ ਕਰਕੇ ਜ਼ਿਆਦਾ

ਜਿਵੇਂ ਕਿ ਤੁਸੀਂ ਕਹਿ ਰਹੇ ਸੀ ਕਿ ਪੁਰਾਣੇ ਸਮੇਂ ਦੇ ਜੋ ਲੋਕ ਸਨ ਉਹ ਹਰ ਕੰਮ ਸਹੀ ਸਮੇਂ ਤੇ ਕਰਦੇ ਸਨ ਸਹੀ ਸਮੇਂ ਤੇ ਖਾਣਾ, ਸਹੀ ਸਮੇਂ ਤੇ ਸੌਣਾ ਜਿਸ ਨਾਲ ਕਿ ਉਹਨਾਂ ਦੀ ਨੀਂਦ ਵੀ ਪੂਰੀ ਹੋ ਜਾਂਦੀ ਸੀ ਅਤੇ ਮੈਂ ਇੱਕ ਗੱਲ ਇੱਥੇ ਇਹ ਕਹਿਣਾ ਚਾਹਾਂਗਾ, ਜੇ ਅੱਜ ਕੱਲ੍ਹ ਦੇ ਬੱਚਿਆਂ ਦੀ ਜਾਂ ਨੌਜਵਾਨ ਲੋਕਾਂ ਦੀ ਗੱਲ ਕਰੀਏ ਤਾਂ ਉਹ ਨਾ ਤਾਂ ਸਮੇਂ ਸਿਰ ਖਾਣਾ ਖਾਂਦੇ ਹਨ, ਅਤੇ ਨਾ ਹੀ ਸਮੇਂ ਸਿਰ ਸੌਂਦੇ ਹਨ, ਜਿਸ ਕਾਰਨ ਨਾ ਤਾਂ ਉਹਨਾਂ ਦੀ ਨੀਂਦ ਪੂਰੀ ਹੁੰਦੀ ਹੈ ਅਤੇ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ, ਮੈਂ ਇੱਕ ਗੱਲ ਇੱਥੇ ਇਹ ਕਹਿਣਾ ਚਾਹਾਂਗਾ

ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਕੱਲ੍ਹ ਦੇ ਸਮੇਂ ਤੇ ਪੁਰਾਣੇ ਸਮੇਂ ਦੇ ਜੋ ਬੱਚੇ ਸਨ, ਕੀ ਉਹਨਾਂ ਦੀ ਨਜ਼ਰ ਵਿੱਚ ਵੀ ਨਜ਼ਰ ਉੱਪਰ ਵੀ ਕਿਸ ਤਰ੍ਹਾਂ ਦਾ ਪਰਿਵਰਤਨ ਆਇਆ ਹੈ ਕਿ ਉਹਨਾਂ ਦੀ ਨਜ਼ਰ ਕੰਮਜ਼ੋਰ ਹੋਈ ਹੈ ਜਾਂ ਹੋਰ ਕੁੱਝ

ਬਹੁਤ ਹੀ ਘੱਟ ਬੱਚਿਆਂ ਵਿੱਚ ਵੇਖਣ ਨੂੰ ਮਿਲਦੀਆਂ ਸੀ ਪਰ ਹੁਣ ਭਾਰਤ ਸਰਕਾਰ ਦੇ ਇੱਕ ਸਰਵੇ ਮੁਤਾਬਕ ਹਰ ਦਸ ਬੱਚਿਆਂ ਦੇ ਮਗਰੋਂ ਤਕਰੀਬਨ ਚਾਰ ਬੱਚਿਆਂ ਨੂੰ ਐਨਕ ਲੱਗੀ ਆ ਰਹੀ ਹੈ, ਇਸਦਾ ਇਹ ਸਪਸ਼ਟ ਹੈ ਕਿ ਭਾਰਤ ਵਿੱਚ ਨਜ਼ਰ ਦੀ ਬਿਮਾਰੀ ਆਮ ਵੱਧ ਰਹੀ ਹੈ, ਜੇਕਰ ਆਪਾਂ ਵੇਖੀਏ ਤਾਂ ਆਪਣੀ ਸਿਹਤ ਕੰਮਜ਼ੋਰ ਹੋਣ ਦਾ ਇੱਕੋ ਇੱਕ ਅਤੇ ਵੱਡਾ ਕਾਰਨ ਇਹ ਹੈ ਕਿ ਸਾਨੂੰ ਬਿਮਾਰੀਆਂ ਆਉਣਾ ਜੇਕਰ ਸਾਡੀ ਸਿਹਤ ਚੰਗੀ ਹੋਵੇਗੀ ਅਤੇ ਸਾਨੂੰ ਬਿਮਾਰੀਆਂ ਵੀ ਨਹੀਂ ਹੋਣਗੀਆਂ, ਬਿਮਾਰੀਆਂ ਆਉਣ ਨਾਲ ਇਹ ਹੋਇਆ ਹੈ ਕਿ ਸਾਡੀ ਸਿਹਤ ਦਾ ਕਾਫ਼ੀ ਜ਼ਿਆਦਾ ਘਾਟਾ ਅਤੇ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ, ਜੇਕਰ ਇਸ ਵਰਤਮਾਨ ਸਮੇਂ ਵਿੱਚ ਅਸੀਂ ਗੱਲ ਕਰਦੇ ਹਾਂ, ਤਾਂ ਅੱਜ ਕੱਲ੍ਹ ਬਹੁਤ ਵੱਡੀਆਂ ਵੱਡੀਆਂ ਭਿਆਨਕ ਬਿਮਾਰੀਆਂ ਚੱਲ ਰਹੀਆਂ ਹਨ ਜਿਵੇਂ ਕਿ TB sugar ਅਤੇ blood pressure ਵੱਧਣਾ heart attack ਅਤੇ ਕਈ ਹੋਰ ਪ੍ਰਕਾਰ ਦੀਆਂ ਵੀ ਵੱਡੀਆਂ ਭਿਆਨਕ ਬਿਮਾਰੀਆਂ ਹਨ ਜਿਸ ਨਾਲ ਕਿ ਇਨਸਾਨ ਦੀ ਜ਼ਿੰਦੇ ਜੀਅ ਕੋਈ ਪਤਾ ਨੀ ਕਦੋਂ ਉਸਦੀ ਮੌਤ ਹੋ ਜਾਵੇ ਪਰ ਪੁਰਾਣੇ ਸਮੇਂ ਵਿੱਚ ਇਹ ਕੁੱਝ ਨਹੀਂ ਸੀ, ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਸਮੇਂ ਜੋ ਵਰਤਮਾਨ ਬਿਮਾਰੀਆਂ ਆ ਰਹੀਆਂ ਹਨ ਉਸ ਨਾਲ ਕਾਫ਼ੀ ਸਾਰੀਆਂ ਹੋਰ ਸਮੱਸਿਆ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਕਿ ਤੁਸੀਂ ਕਹਿ ਰਹੇ ਹੋ ਵਰਤਮਾਨ ਸਮੇਂ ਦੇ ਵਿੱਚ ਇਨਸਾਨ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਚੁੱਕੀਆਂ ਹਨ ਅਤੇ ਪੁਰਾਣੇ ਸਮੇਂ ਦੇ ਇਨਸਾਨਾਂ ਵਿੱਚ ਇਹ ਸਾਰੀਆਂ ਬਿਮਾਰੀਆਂ ਨਹੀਂ ਸਨ ਮੈਂ ਇੱਥੇ ਇੱਕ ਗੱਲ ਇਹ ਕਹਿਣਾ ਚਾਹਾਂਗਾ ਕਿ ਪੁਰਾਣੇ ਸਮੇਂ ਦੇ ਜੋ ਲੋਕ ਸਨ, ਉਹ ਪਹਿਲਾਂ ਆਪਣੀ ਸਿਹਤ ਦਾ ਧਿਆਨ ਰੱਖਦੇ ਸਨ, ਬਾਅਦ ਵਿੱਚ ਦੂਸਰੇ ਕੰਮ ਕਰਦੇ ਸਨ ਪਰ ਅੱਜ ਕੱਲ੍ਹ ਦੇ ਜੋ ਇਨਸਾਨ ਹਨ

ਜੇ ਆਪਾਂ ਅੱਜ ਕੱਲ੍ਹ ਦੇ ਸਮੇਂ ਦੇ ਇਨਸਾਨ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਸਮੇਂ ਦੇ ਇਨਸਾਨ ਨੂੰ ਆਪਣੇ ਕੰਮ ਕਾਜ ਨੂੰ ਲੈ ਕੇ ਇੰਨਾ ਜ਼ਿਆਦਾ ਵਿਅਸਤ ਹੈ ਕਿ ਉਹ ਆਪਣੀ ਰੋਜ਼ ਮਰਰਾ ਦੀ ਜ਼ਿੰਦਗੀ ਵਿੱਚ ਆਪਣੀ ਸਿਹਤ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਪਾਉਂਦਾ ਜਿਸ ਨਾਲ ਉਹਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਮੈਂ ਇੱਥੇ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਮੌਸਮ ਵਿੱਚ ਪਰਿਵਰਤਨ ਹੁੰਦਾ ਹੈ ਮੌਸਮ ਵਿੱਚ ਪਰਿਵਰਤਨ ਦੇ ਨਾਲ ਨਾਲ ਵੀ ਇਨਸਾਨ ਦੇ ਸਿਹਤ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਤੁਸੀਂ ਅਕਸਰ ਹੀ ਦੇਖਿਆ ਹੋਣਾ ਹੈ ਕਿ ਜਦੋਂ ਅਚਾਨਕ ਬਹੁਤ ਜ਼ਿਆਦਾ ਸਰਦੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਕਿ ਇਨਸਾਨ ਦੀ ਸਿਹਤ ਉੱਪਰ ਵੀ ਕਾਫ਼ੀ ਜ਼ਿਆਦਾ ਪ੍ਰਭਾਵ ਪਾਇਆ ਜਾਂਦਾ ਹੈ, ਤੁਸੀਂ ਅਕਸਰ ਦੇਖਿਆ ਹੀ ਹੋਣਾ ਹੈ ਕਿ ਛੋਟੀ ਉਮਰ ਦੇ ਬੱਚਿਆਂ ਜਾਂ ਬਜ਼ੁਰਗਾਂ ਉੱਪਰ ਮੌਸਮ ਦੇ ਪ੍ਰਭਾਵ ਬਦਲਾਵ ਕਾਰਨ, ਬਹੁਤ ਜ਼ਿਆਦਾ ਉਹਨਾਂ ਦੀ ਸਿਹਤ ਉੱਪਰ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਠੰਢ ਦੇ ਮਹੀਨਿਆਂ ਵਿੱਚ ਬਹੁਤ ਜ਼ਿਆਦਾ ਠੰਢ ਪੈਂਦੀ ਹੈ, ਉਹਨਾਂ ਦਿਨਾਂ ਵਿੱਚ ਕਾਫ਼ੀ ਜ਼ਿਆਦਾ ਬੱਚੇ ਬਿਮਾਰ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਕਾਫ਼ੀ ਜ਼ਿਆਦਾ ਬਿਮਾਰੀਆਂ ਲੱਗ ਜਾਂਦੀਆਂ ਹਨ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 ਆਪਾਂ ਜਿਵੇੇਂ ਕਿ ਗੱਲ ਕਰ ਰਹੇ ਹਾਂ ਉਹ ਹੈ ਸਿਹਤ ਦੀ ਜੇ ਦੇਖਿਆ ਜਾਵੇ ਤਾਂ ਸਿਹਤ ਉੱਪਰ ਹਰ ਪ੍ਰਕਾਰ ਦੇ ਮੌਸਮ ਦਾ ਅੱਡੋ ਅੱਡ ਫ਼ਰਕ ਪੈਂਦਾ ਹੈ, ਜੇਕਰ ਆਪਾਂ ਗੱਲ ਕਰੀਏ ਤਾਂ ਸਰਦੀਆਂ ਦੇ ਮੌਸਮ ਵਿੱਚ ਅਸੀਂ ਵੇਖਦੇ ਹਾਂ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 ਅਤੇ ਕਈ ਹੋਰ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਹਨ, ਇਹ ਹੈ ਕਿ ਮੌਸਮ ਜਿਵੇਂ ਜਿਵੇਂ ਬਦਲਦਾ ਹੈ ਸਾਡੇ ਸਰੀਰ ਉੱਪਰ ਉਵੇਂ ਉਵੇਂ ਬਿਮਾਰੀਆਂ ਵੀ ਆ ਜਾਂਦੀਆਂ ਹਨ, ਮੈਂ ਤੁਹਾਨੂੰ ਸਿਹਤ ਦਾ ਇੱਕ ਹੋਰ ਵੱਡਾ ਰਾਜ ਦੱਸਦਾ ਹਾਂ ਕਿ ਜਿੱਥੋਂ ਦਾ ਮੌਸਮ ਜ਼ਿਆਦਾ ਨਾ ਤਾਂ ਗਰਮ ਹੁੰਦਾ ਹੈ ਅਤੇ ਨਾ ਜ਼ਿਆਦਾ ਠੰਢਾ ਹੁੰਦਾ ਹੈ, ਉੱਥੋਂ ਦੇ ਲੋਕ ਵੇਖਣ ਵਿੱਚ ਆਇਆ ਹੈ ਕਿ ਜ਼ਿਆਦਾ ਸਕਤੀਸ਼ਾਲੀ ਜ਼ਿਆਦਾ ਤਕੜੇ ਅਤੇ ਜ਼ਿਆਦਾ ਤੰਦਰੁਸ਼ਤ ਹੁੰਦੇ ਹਨ, ਪਰ ਜਿੱਥੋਂ ਦਾ ਮੌਸਮ ਜ਼ਿਆਦਾ ਗਰਮ ਹੁੰਦਾ ਹੈ ਉੱਥੇ ਲੋਕ ਜ਼ਿਆਦਾ ਸਕਤੀਸ਼ਾਲੀ ਨਹੀਂ ਹੁੰਦੇ, ਜ਼ਿਆਦਾ ਕੰਮਜ਼ੋਰ ਅਤੇ ਘੱਟ ਬੁੱਧੀ ਵਾਲੇ ਅਤੇ ਸਰੀਰ ਤੋਂ ਵੀ ਪਤਲੇ ਹੁੰਦੇ ਹਨ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਮੌਸਮ ਦਾ ਪ੍ਰਭਾਵ ਕਿਤੇ ਨਾ ਕਿਤੇ ਸਾਡੀ ਸਿਹਤ ਤੇ ਪੈਂਦਾ ਹੈ ਜੇਕਰ ਆਪਾਂ ਵੇਖੀਏ ਤਾਂ ਸਾਡੇ ਤੋਂ ਦੂਰ ਦੇ ਦੇਸ ਜਿਵੇਂ ਕਿ ਗੱਲ ਕਰ ਲਈਏ ਆਪਾਂ ਅਮਰੀਕਾ ਜਾਂ ਕੈਨੇਡਾ ਜਾਂ ਹੋਰ ਦੇਸਾਂ ਬਾਰੇ, ਤਾਂ ਉਹਨਾਂ ਵਿੱਚ ਇਹ ਹੈ ਕਿ ਲੋਕ ਜ਼ਿਆਦਾ ਸਰੀਰ ਤੋਂ ਸਕਤੀਸ਼ਾਲੀ ਹਨ ਅਤੇ ਕੱਦ ਵਿੱਚ ਵੀ ਕਾਫ਼ੀ ਜ਼ਿਆਦਾ ਉੱਚੇ ਹਨ ਜੇਕਰ ਇਸਦੇ ਆਪਾਂ ਉੱਲਟ ਜੇਕਰ ਗਰਮ ਇਲਾਕਿਆਂ ਵੱਲ ਵੇਖ ਲਈਏ ਤਾਂ ਜਿਵੇਂ ਕਿ ਦੱਖਣੀ ਅਫ਼ਰੀਕਾ ਅਤੇ ਅਫ਼ਰੀਕਾ ਦੇ ਹੋਰ ਦੇਸ ਜਿੱਥੋਂ ਦੇ ਲੋਕ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 ਜੇਕਰ ਮੈਨੂੰ ਜਿੰਨਾ ਤੱਕ ਇਸ ਸਿਹਤ ਉੱਪਰ ਪਤਾ ਹੈ ਸਭ ਤੋਂ ਵੱਡੀ ਭਿਆਨਕ ਬਿਮਾਰੀ ਹੈ ਉਹ ਹੈ ਬਚਪਨ ਤੋਂ ਹੀ ਬੱਚਿਆਂ ਨੂੰ ਹੋ ਜਾਣੀ, ਉਸਨੂੰ ਸੌਕੜਾ ਆਖਦੇ ਹਨ, ਜੇਕਰ ਬਚਪਨ ਵਿੱਚ ਬੱਚੇ ਨੂੰ ਛੇ ਸਾਲ ਦੀ ਉਮਰ ਤੱਕ ਸਹੀ ਪ੍ਰਕਾਰ ਦਾ ਭੋਜਨ ਅਤੇ ਸਹੀ ਪ੍ਰਕਾਰ ਦੇ ਸੰਤੁਲਤ ਆਹਾਰ ਮਿਲਦੇ ਰਹਿੰਦੇ ਹਨ, ਤਾਂ ਉਸ ਬੱਚੇ ਦਾ ਵਾਧਾ ਅਤੇ ਵਿਕਾਸ ਨਹੀਂ ਰੁਕਦਾ, ਜੇਕਰ ਉਹ ਸਮੇਂ ਵਿੱਚ ਬੱਚੇ ਨੂੰ ਸਹੀ ਖੁਰਾਕ ਨਾ ਮਿਲੇ ਤਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਅਤੇ ਉਹਨਾਂ ਦਾ ਸਹੀ ਵਾਧਾ ਤੇ ਵਿਕਾਸ ਨਹੀਂ ਹੁੰਦਾ ਕੀ ਤੁਸੀਂ ਇਸ ਗੱਲ ਨਾਲ ਕੁੱਝ ਹੱਦ ਤੱਕ ਸਹਿਮਤ ਹੋ ਕਿ ਕੁਪੋਸ਼ਣ ਦੀ ਬਿਮਾਰੀ ਕਰਕੇ ਹੀ ਬੱਚਿਆਂ ਦਾ ਵਾਧਾ ਅਤੇ ਵਿਕਾਸ ਸਹੀ ਨਹੀਂ ਹੁੰਦਾ।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 ਉਸ ਦੀ ਸਿਹਤ ਵੀ ਨਹੀਂ ਬਣ ਪਾਉਂਦੀ, ਮੈਂ ਇੱਥੇ ਇੱਕ ਗੱਲ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਭਾਰਤ ਵਰਗੇ ਦੇਸ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿੰਨਾਂ ਨੂੰ ਖਾਣ ਦੇ ਲਈ ਚੰਗਾ ਭੋਜਨ ਨਹੀਂ ਮਿਲ ਪਾਉਂਦਾ, ਜਿਵੇਂ ਕਿ ਤੁਸੀਂ ਅਕਸਰ ਦੇਖਿਆ ਹੀ ਹੋਣਾ ਹੈ ਕਿ ਜੋ ਇਨਸਾਨ ਝੁੱਗੀ ਝੋਂਪੜੀਆਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਰਹਿਣ ਦੇ ਨਾਲ ਨਾਲ ਖਾਣ ਦੀਆਂ ਭੋਜਨ ਦੇ ਲਈ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਤੁਸੀਂ ਇਹ ਵੀ ਦੇਖਿਆ ਹੋਣਾ ਹੈ ਕਿ ਕੁੱਝ ਲੋਕ ਅਜਿਹੇ ਹਨ ਜੋ ਸਰੀਰ ਪੱਖੋਂ ਬਹੁਤ ਜ਼ਿਆਦਾ ਕੰਮਜ਼ੋਰ ਹੁੰਦੇ ਹਨ, ਮੈਂ ਇੱਥੇ ਇੱਕ ਗੱਲ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਅੱਜ ਕੱਲ੍ਹ ਦੇ ਸਮੇਂ ਵਿੱਚ ਸਰਕਾਰ ਨੇ

ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਉਹਨਾਂ ਦੀ ਸੰਤੁਲਤ ਆਹਾਰ ਉਹਨਾਂ ਨੂੰ ਮਿਲ ਸਕੇ ਅਤੇ ਉਹ ਕੁਪੋਸ਼ਣ ਦਾ ਸ਼ਿਕਾਰ ਨਾ ਹੋ ਸਕਣ, ਮੈਂ ਇੱਥੇ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਤੁਸੀਂ ਮੌਸਮ ਦੀ ਗੱਲ ਕਰ ਰਹੇ ਸਨ, ਜਿਵੇਂ ਪੰਜਾਬ ਰਾਜ ਜੋ ਹੈ ਇੱਥੇ ਕੀ ਹੁੰਦਾ ਹੈ ਕਿ ਇੱਥੇ ਜੇ ਦੇਖਿਆ ਜਾਵੇ ਤਾਂ ਸਰਦੀਆਂ ਦੇ ਮਹੀਨੇ ਵਿੱਚ ਬਹੁਤ ਜ਼ਿਆਦਾ ਸਰਦੀ ਅਤੇ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

ਉੱਥੇ ਦੇ ਲੋਕ ਸਿਹਤ ਪੱਖੋਂ ਕੰਮਜ਼ੋਰ ਅਤੇ ਬੁੱਧੀ ਪੱਖੋਂ ਵੀ ਕੰਮਜ਼ੋਰ ਹੁੰਦੇ ਹਨ, ਅਤੇ ਤੁਸੀਂ ਇੱਕ ਗੱਲ ਇਹ ਵੀ ਕਹਿ ਰਹੇ ਸਨ ਕਿ ਜਿਵੇਂ ਕੁਛ ਦੇਸ ਅਜਿਹੇ ਹਨ, ਜਿੱਥੇ ਤਾਪਮਾਨ ਜ਼ਿਆਦਾ ਨਹੀਂ ਹੁੰਦਾ ਅਤੇ ਉੱਥੋਂ ਦੇ ਲੋਕ ਸ~ ਸਿਹਤ ਪੱਖੋਂ ਤੰਦਰੁਸਤ ਰਹਿੰਦੇ ਹਨ ਅਤੇ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜੋ ਸਿਹਤ ਦਾ ਸਭ ਤੋਂ ਵੱਡਾ ਪ੍ਰਭਾਵ ਹੈ ਉਹ ਆਪਾਂ ਅਕਸਰ ਸੁਣਿਆ ਜਾਂ ਦੇਖਿਆ ਹੋਣਾ ਤੁਸੀਂ Schools ਦੇ ਵਿੱਚ ਬੱਚਿਆਂ ਨੂੰ ਇੱਕ ਵਿਸ਼ਾ ਪੜ੍ਹਾਇਆ ਜਾਂਦਾ ਹੈ, ਸਰੀਰਕ ਸਿੱਖਿਆ, ਜਿਸ ਵਿੱਚ ਕਿ ਬੱਚਿਆਂ ਨੂੰ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਲਈ ਵੀ ਸਿੱਖਿਆ ਦਿੱਤੀ ਜਾਂਦੀ ਹੈ ਕੀ ਤੁਸੀਂ ਸਰੀਰਕ ਸਿੱਖਿਆ ਵਿਸ਼ੇ ਉੱਪਰ ਕੁੱਝ ਜਾਣਦੇ ਹੋ? ਜੇ ਆਪਾਂ ਗੱਲ ਕਰੀਏ ਤਾਂ ਸਕੂਲ ਦਾ ਵਿਸ਼ਾ ਸਰੀਰਕ ਸਿੱਖਿਆ ਜੋ ਕਿ ਇਸ ਸਮੇਂ ਭਾਰਤ ਸਰਕਾਰ ਨੇ ਹਰ class ਦੇ ਲਈ ਜ਼ਰੂਰੀ ਕਰ ਦਿੱਤਾ ਹੈ, ਜੋ ਕਿ ਬੜਾ ਹੀ ਜ਼ਰੂਰੀ ਹੈ ਪਰ ਮੈਂ ਵੇਖਦਾ ਹੈ ਕਿ ਇਹ ਜੋ ਵਿਸ਼ਾ ਹੈ ਇਹ ਵੱਡੀਆਂ classes ਜਿਵੇਂ ਕਿ ਆਪਾਂ ਗੱਲ ਕਰੀਏ ਛੇਵੀਂ class ਤੋਂ ਬਾਅਦ ਸ਼ੁਰੂ ਹੁੰਦਾ ਹੈ ਪਰ ਸਰਕਾਰ ਅੱਗੇ ਸਾਨੂੰ ਇਸ ਪ੍ਰਕਾਰ ਦੀ ਮੰਗ ਰੱਖਣੀ ਚਾਹੀਦੀ ਹੈ ਕਿ ਬਚਪਨ ਤੋਂ ਹੀ ਜਿਵੇਂ ਪਹਿਲੀ class ਵਿੱਚ ਬੱਚਾ ਸ਼ਾਮਲ ਹੁੰਦਾ ਹੈ ਸਰੀਰਕ ਸਿੱਖਿਆ ਦਾ ਵਿਸ਼ਾ ਇਹ ਉਸ class ਤੋਂ ਹੀ ਸ਼ੁਰੂ ਕੀਤਾ ਜਾਵੇ, ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਹਾਂ ਕਿ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 ਸਾਨੂੰ ਸਮੇਂ ਸਿਰ ਉੱਠਣਾ ਚਾਹੀਦਾ ਹੈ ਅਤੇ ਸਮੇਂ ਸਿਰ ਸੌਣਾ ਚਾਹੀਦਾ ਹੈ ਅਤੇ ਸਮੇਂ ਸਿਰ ਖਾਣਾ ਚਾਹੀਦਾ ਹੈ, ਸਭ ਤੋਂ ਵੱਡਾ ਸਿਹਤ ਬਣਾਉਣ ਦਾ ਇਹ ਹੀ ਰਾਜ ਹੈ ਇੱਕ ਹੋਰ ਗੱਲ ਇਹ ਹੈ ਕਿ ਜੇਕਰ ਆਪਾਂ ਸਿਹਤ ਵਧੀਆ ਬਣਾਉਣੀ ਹੈ ਆਪਾਂ ਨੂੰ ਸੈਰ ਕਰਨੀ ਬੜੀ ਜ਼ਰੂਰੀ ਹੈ, ਸੈਰ ਕਰਨ ਨਾਲ ਇਹ ਹੁੰਦਾ ਹੈ ਕਿ ਸਵੇਰ ਦਾ ਸਮਾਂ ਕਾਫ਼ੀ

ਊਰਜਾ ਪ੍ਰਾਪਤ ਹੁੰਦੀ ਹੈ ਜੋ ਕਿ ਬਹੁਤ ਜ਼ਰੂਰੀ ਹੈ ਪਰ ਜੇਕਰ ਆਪਾਂ ਵਰਤਮਾਨ ਸਮੇਂ ਦੀ ਗੱਲ ਕਰਦੇ ਹਾਂ ਤਾਂ ਹੁਣ ਦੇ ਸਮੇਂ ਵਿੱਚ ਕਿਸੇ ਕੋਲ ਸਵੇਰ ਦੀ ਸੈਰ ਕਰਨ ਦਾ ਸਮਾਂ ਬਿਲਕੁਲ ਨਹੀਂ ਹੁੰਦਾ। ਹਰ ਕੋਈ ਰਾਤ ਨੂੰ late ਉੱਠਦਾ ਹੈ ਅਤੇ ਸਵੇਰ ਨੂੰ ਜ਼ਲਦੀ ਨਹੀਂ ਉੱਠ ਪਾਉਂਦਾ ਪਰ ਆਪਾਂ ਵੇਖੀਏ ਤਾਂ ਸਿਹਤ ਦਾ ਖ਼ਿਆਲ ਤਾਂ ਆਪਾਂ ਖੁੱਦ ਨੂੰ ਹੀ ਰੱਖਣਾ ਪਵੇਗਾ, ਇਸ ਉੱਪਰ ਸਰਕਾਰਾਂ ਕਿ ਕਾਨੂੰਨ ਬਣਾ ਸਕਦੀਆਂ ਹਨ ਤੁਸੀਂ ਇਸ ਤੋਂ ਪਹਿਲਾਂ ਇੱਕ ਗੱਲ ਕਰ ਚੁੱਕੇ ਹੋ, ਜੋ ਸਕੂਲ ਪੱਧਰ ਤੇ ਸਰਕਾਰ ਨੇ ਬਹੁਤ ਹੀ ਵਧੀਆ scheme ਚਲਾਈ ਹੈ ਉਹ ਹੈ mid day meal ਇਹ ਇੱਕ ਪ੍ਰਕਾਰ ਦਾ ਅਜਿਹਾ ਸ~ ਸਰਕਾਰ ਦਾ ਉਪਰਾਲਾ ਹੈ ਕਿ ਬੱਚਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਭੋਜਨ ਪ੍ਰਤੀ ਸਮੱਸਿਆ ਨਾ ਆਵੇ, ਤਾਂ ਜੋ ਬੱਚਿਆਂ ਦਾ ਸਰੀਰਕ ਵਿਕਾਸ ਸਹੀ ਹੋ ਸਕੇ, ਇਸ scheme ਵਿੱਚ ਇਸ ਤਰ੍ਹਾਂ ਹੈ ਕਿ ਸਰਕਾਰ ਨੇ ਅੱਡੋ ਅੱਡ ਪ੍ਰਕਾਰ ਦੇ ਸੰਤੁਲਤ ਆਹਾਰਾਂ ਦੀ ਇੱਕ ਚਾਰਟ ਬਣਾਇਆ ਹੋਇਆ ਹੈ, ਜਿਸ ਪ੍ਰਕਾਰ ਕਿ ਬੱਚਿਆਂ ਨੂੰ ਹਰ ਰੋਜ਼ ਦੀ protein carbohydrate Vitamin ਅਤੇ ਕਈ ਹੋਰ ਪ੍ਰਕਾਰ ਦੇ ਜੋ ਸਾਡੇ ਸਰੀਰ ਨੂੰ ਜ਼ਰੂਰੀ ਤੱਤ ਹੁੰਦੇ ਹਨ ਮਿਲਦੇ ਰਹਿਣ ਅਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹਾਂ ਕਿ ਸਿਹਤ ਬਣਾਉਣ ਦੇ ਲਈ ਸਾਨੂੰ ਸਭ ਤੋਂ ਵੱਡਾ ਵਧੀਆ ਉਪਯੋਗੀ ਜੋ ਆਹਾਰ ਹੈ ਉਹ ਹੈ ਦੁੱਧ, ਦੁੱਧ ਇੱਕ ਇਸ ਪ੍ਰਕਾਰ ਦਾ ਭੋਜਨ ਹੈ ਜਿਸ ਤੋਂ ਹਰ ਪ੍ਰਕਾਰ ਦੇ vitamin carbohydrate ਪ੍ਰਾਪਤ ਹੋ ਜਾਂਦੇ ਹਨ, ਕੀ ਤੁਸੀਂ ਦੁੱਧ ਦੇ ਹੋਰ ਹਮ ਆਪਾਂ ਨੂੰ ਵਧੀਆ ਵਧੀਆ ਕਿਹੜੇ ਲਾਭ ਹੋ ਸਕਦੇ ਹਨ ਉਹਨਾਂ ਬਾਰੇ ਅੱਗੇ ਕੀ ਦੱਸਣਾ ਚਾਹੁੰਦੇ ਹੋ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਜੋ ਦੁੱਧ ਹੈ ਅਜਿਹਾ ਪਦਾਰਥ ਹੈ ਜਿਸ ਵਿੱਚ ਬਹੁਤ ਸਾਰੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਤੇ ਮੈਂ ਇੱਕ ਗੱਲ ਇੱਥੇ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਹਰ ਇੱਕ ਇਨਸਾਨ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਦੁੱਧ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਹਰ ਇਨਸਾਨ ਨੂੰ ਰੋਜ਼ਾਨਾ ਜੀਵਨ ਵਿੱਚ ਪ੍ਰੋਟੀਨ ਅਤੇ carbohydrate ਦੀ ਜ਼ਰੂਰਤ ਤਾਂ ਪੈਂਦੀ ਹੀ ਰਹਿੰਦੀ ਹੈ, ਜਿਸ ਕਰਕੇ ਜੋ ਇਨਸਾਨ ਦੁੱਧ ਦਾ ਸੇਵਨ ਰੋਜ਼ਾਨਾ ਜੀਵਨ ਵਿੱਚ ਕਰਦਾ ਹੈ ਉਸਦੇ ਸਰੀਰ ਵਿੱਚ ਪ੍ਰੋਟੀਨ carbohydrate ਅਤੇ vitamin ਦੀ ਮਾਤਰਾ ਭਰਪੂਰ ਰਹਿੰਦੀ ਹੈ, ਜਿਸ ਨਾਲ ਕਿ ਉਸਦੀ ਸਿਹਤ ਬਣੀ ਰਹਿੰਦੀ ਹੈ, ਤੁਸੀਂ ਇੱਕ ਗੱਲ ਇਹ ਵੀ ਕਹਿ ਰਹੇ ਸੀ ਪਿੱਛੇ ਕਿ ਹਰ ਇੱਕ ਇਨਸਾਨ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਲਈ ਸੈਰ ਜ਼ਰੂਰ ਕਰਨੀ ਚਾਹੀਦੀ ਹੈ, ਜਿਵੇਂ ਤੁਸੀਂ ਕਿਹਾ ਹੈ ਕਿ ਹਰ ਇਨਸਾਨ ਨੂੰ ਸਵੇਰ ਦੇ ਸਮੇਂ ਜ਼ਲਦੀ ਉੱਠ ਕੇ ਸੈਰ ਕਰਨੀ ਚਾਹੀਦੀ ਹੈ ਜਿਸ ਨਾਲ ਕੀ ਉਸਦੀ ਸਿਹਤ ਚੰਗੀ ਬਣੀ ਰਹੇ ਤੁਸੀਂ ਇਹ ਵੀ ਕਹਿ ਰਹੇ ਸੀ ਕਿ ਸਵੇਰ ਦੇ ਸਮੇਂ ਵਿੱਚ ਕਿਸੇ ਤਰ੍ਹਾਂ ਦਾ ਵੀ ਪ੍ਰਦੂਸ਼ਣ ਨਹੀਂ ਹੁੰਦਾ ਅਤੇ ਮੈਂ ਇੱਕ ਗੱਲ ਇੱਥੇ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਨਸਾਨ ਦੀ ਸਿਹਤ ਦੇ ਉੱਪਰ

ਜਿਵੇਂ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਜਦੋਂ ਵਾਤਾਵਰਨ ਵਿੱਚ ਅਣਚਾਹੇ ਪਦਾਰਥ ਮਿਲ ਜਾਂਦੇ ਹਨ, ਜਿਸ ਨਾਲ ਕਿ ਵਾ~ ਜੋ ਹਵਾ ਹੈ ਬਹੁਤ ਜ਼ਿਆਦਾ ਦੂਸ਼ਿਤ ਹੋ ਜਾਂਦੀ ਹੈ ਅਤੇ ਸਿਹਤ ਉੱਪਰ ਵੀ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 ਉਸ ਵਿੱਚ ਬਹੁਤ ਜ਼ਿਆਦਾ ਹਾਨੀਕਾਰਕ ਗੈਸਾਂ ਹੁੰਦੀਆਂ ਹਨ ਜਿਸ ਨਾਲ ਕਿ ਇਨਸਾਨ ਦੀ ਸਿਹਤ ਉੱਪਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਕਈ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣਾ ਜਾਂ ਫਿਰ ਉਹਨਾਂ ਦੀਆਂ ਅੱਖਾਂ ਜਲਣੀਆਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਤੁਸੀਂ ਇਸ ਬਾਰੇ ਹੋਰ ਕੀ ਕਹਿਣਾ ਚਾਹੋਗੇ ਸਿਹਤ ਸਾਡੇ ਲਈ ਬਹੁਤ ਜ਼ਰੂਰੀ ਵਿਸ਼ਾ ਹੈ ਇਹ ਉਸ ਸਮੇਂ ਤੱਕ ਰਹੇਗਾ ਜਿੰਨਾ ਸਮੇਂ ਤੱਕ ਇਨਸਾਨ ਦਾ ਜੀਵਨ ਹੈ ਸਿਹਤ ਸਾਡੇ ਲਈ ਇੰਨੀ ਜ਼ਰੂਰੀ ਹੈ ਕਿ ਇਸ ਤੋਂ ਵਗ਼ੈਰ ਅਸੀਂ ਜੀਅ ਵੀ ਨਹੀਂ ਸਕਦੇ ਸਿਹਤ ਬਣਾਉਣ ਅਤੇ ਸਿਹਤ ਦਾ ਖਿਆਲ ਰੱਖਣਾ ਸਾਡਾ ਖੁੱਦਾ ਦਾ ਹੀ ਫ਼ਰਜ਼ ਹੈ ਅਤੇ ਸਾਨੂੰ, ਸਾਨੂੰ ਇਹ ਨਿਭਾਉਣਾ ਵੀ ਚਾਹੀਦਾ ਹੈ, ਇਸ ਤਰ੍ਹਾਂ ਹੈ ਕਿ ਸਾਨੂੰ ਪਰਿਵਾਰ ਵਿੱਚ ਕਦੇ ਵੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਜਾਂ ਹੋਰ ਸਰੀਰਕ ਪੱਖ ਤੋਂ ਸਾਨੂੰ ਬਿਮਾਰੀ ਆਉਂਦੀ ਹੈ ਤਾਂ ਸਾਨੂੂੰ ਸਭ ਤੋਂ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਪੂਰੀ ਤਰ੍ਹਾਂ ਦੱਸ ਦੇਣਾ ਚਾਹੀਦਾ ਹੈ।

Hello

ਜਸਕਰਨ ਕਿਵੇਂ ਆਂ? ਹਾਂਜੀ, ਮੋਨਿਕਾ?

ਵਧੀਆ ਵਧੀਆ ਤੁਸੀਂ ਦੱਸੋ?

ਹੋਰ ਘਰ ਸਾਰੇ ਠੀਕ ਨੇ? ਹਮ ਸਾਰੇ ਵਧੀਆ, ਤੁਸੀਂ ਦੱਸੋ ਠੀਕ ਨੇ? ਹਾਂ ਹਾਂ ਮੇਰੇ ਵੀ ਇੱਥੇ ਸਾਰੇ ਵਧੀਆ ਹੀ ਨੇ।

ਅੱਛਾ ਪਕੌੜੇ ਬਣ ਰਹੇ ਹੈਂ। ਨਹੀਂ ਨਹੀਂ ਬਣਾਏ ਤਾਂ ਨੀ, ਉਹ ਨਾ ਅੱਜ ਸਾਡੇ ਇੱਥੇ ਮਾਤਾ ਜੀ ਦਾ ਲੰਗਰ ਉਹ ਸੀਗਾ ਭੰਡਾਰਾ ਸੀਗਾ ਤੇ ਲੰਗਰ ਚਲਾਇਆ ਸੀ ਉਹਨਾਂ ਨੇ।

ਹਾਂ ਤੇ ਫਿਰ ਉੱਥੋਂ ਲੈ ਕੇ ਆਏ ਸੀਗੇ ਆਂਟੀ ਹੋਣੀ।

ਘਰ 'ਚ ਕੰਮ ਚੱਲ ਰਿਹਾ ਸਾਰੇ ਮਿਸਤਰੀਆਂ ਨੇ ਖਾਧੇ ਬਹੁਤ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

ਅਮ ਹੋਰ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

ਹਾਂ ਯਾਰ ਦੇਖੀ ਪਤਾ ਕੀ ਹੈ ਹਨਾ ਅੱਜ ਨਾ ਮੇਰੇ ਕੱਪੜੇ ਧੌਣ ਵਾਲੇ ਪਏ ਸੀਗੇ, ਮੇਰੀ ਸਲਾਹ ਸੀਗੀ ਮੈਂ ਆਉਣ ਦੀ ਪਰ ਯਾਰ ਮੈਂ ਸੋਚਿਆ ਵੀ ਚੱਲ ਕੱਲ੍ਹ ਨੂੰ Sunday ਆ ਹਨਾ ਵੀ ਕੱਲ੍ਹ ਨੂੰ ਹੀ ਆਊਂਗੀ, ਕੱਲ੍ਹ ਮੈਂ ਆਊਂਗੀ ਪੱਕਾ, ਨਾਲੇ ਤਾਂ ਇੱਕ PG ਦੇਖਣੀ ਹੈ ਅੱਛਾ ਕਿਹੜੀ PG ਦੇਖਣੀ ਹੈ ਉਹੀ ਵਾਲੀ ITI ਵਾਲੀ? ITI ਵਾਲੀ ਨਾ ਨਾ ਇੱਧਰ ਨੇੜੇ ਤੇੜੇ ਹੀ ਦੇਖਾਂਗੀ ਇੱਕ ਪਤਾ ਨੀ, ਕਿਹੜੀ ਕਲੋਨੀ ਸੀਗੀ ਉਹਦੇ ਆਸ ਪਾਸ ਹੀ ਦੇਖਣੀ ਹੈ ਮੈਨੇ।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

ਯਾਰ ਹਾਂ ਇੰਨੀ ਉਹ ਆਂਟੀ ਇੰਨੀ ਚੰਗੀ ਸੀਗੀ ਹਨਾ ਘੁੰਮਣ ਜਾਂਦੇ ਹੁੰਦੇ ਸੀ ਰੋਜ਼ environment ਪਾਰਕ 'ਚ ਅੱਛਾ ਸ਼ਾਮ ਨੂੰ ਕਿ ਸਵੇਰੇ? ITI ਤੋਂ ਆ ਕੇ ਉਹ ਤੁਰ ਕੇ ਜਾਂਦੀ ਮੈਂ ITI 'ਚ

ਫਿਰ ਮੈਨੂੰ ਬੜੀ ਯਾਦ ਆਈ ਹਨਾ ਵੀ ਕਾਸ਼ ਮੈਂ ਉਹੀ PG 'ਚ ਰਹਾਂ ਦੁਬਾਰਾ ਪਰ ਕੀ ਕਰਾਂ ਹਨਾ ਕੰਮ ਦੇ according ਮੈਨੂੰ

ਹਾਂ ਉਹਨੇ ਹੀ ਦਵਾਈ ਸੀ ਅਮਨ ਨੇ। ਅੱਛਾ ਅੱਛਾ ਉੱਥੇ ਤਾਂ ਮੈਂ ਗਈ ਹਾਂ ਉੱਥੇ ਤਾਂ ਬੜੀ ਵਧੀਆ PG ਹੈ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

ਕਹਿੰਦੇ ਹੁੰਦੇ ਸੀਗੇ ਚੱਲ ਚੱਲ ਰਮਨ ਚੱਲਿਆ ਕਰ ਤੈਨੂੰ ਪਤਲੀ ਕਰ ਦਊਂਗੀ ਮੈਂ ਅੱਛਾ ਤੇ ਹੋਈ ਪਤਲੀ ਤੂੰ ਉੱਥੇ ਮੋਟੀ ਹੋ ਗਈ ਪਹਿਲਾਂ ਮੈਂ ਸੀਗੀ ਉਦੋਂ ਜਦੋਂ ਇੱਥੇ ਸੀਗੀ ITI 'ਚ ਉਦੋਂ ਮੈਂ ਅਠਾਹਠ ਦੀ ਸੀਗੀ ਤੇ ਹੁਣ ਮੇਰੀ

ਤੇ ਹੁਣ ਬਸ ਮੇਰੇ ਚੁਰਾਸੀ ਕਿੱਲੋ ਹੋ ਗਿਆ

ਪੰਦਰਾਂ ਕਿੱਲੋ ਵੱਧ ਗਿਆ।

ਕਰਿਆ ਕਰਿਆ ਕਰੂੰਗੀ ITI ਦੇ ਤਾਂ ਨਜ਼ਾਰੇ ਹੀ ਅਲੱਗ ਸੀਗੇ।

ਆਂਟੀ ਵੀ ਕਹਿਣਾ ਹੁੰਦਾ ਤੁਰ ਕੇ ਜਾਇਆ ਕਰ, ਵੀ ਤੂੰ ਨਾ ਉਹ ਹੋ ਜਾਏਂਗੀ,

ਭੱਜੀ ਭੱਜੀ ਆਉਂਦੀ ਸਰਦੀਆਂ ਦੇ ਦਿਨ ਹੁੰਦੇ, ਮੈਨੂੰ ਇੰਨਾ ਪਸੀਨਾ ਆਉਂਦਾ ਕਿਉਂਕਿ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

ਤੇਰਾ time ਹੀ ਸਾਢੇ ਦਸ ਵਜੇ ਸੀਗਾ।

ਹਾਂ ਕਹਿੰਦਾ ਹੁੰਦਾ ਸੀ sir ਤਾਂ

ਬਸ ਏਦਾਂ ਹੀ ਵੀ ਉਹ ਉਹਦਾ ਤਾਂ time ਤਾਂ ਏਦਾਂ ਹੀ ਹੈ, ਸਾਢੇ ਦਸ ਹੀ ਆਊਗੀ ਉਹ ਤਾਂ ਅਹ ਹਾਂ ਸਾਰੇ ਜਦੋਂ ਹੁੰਦੀ ਮੇਰੀ entry ਸਾਰੇ ਇਉਂ ਦੇਖਦੇ

ਤੂੰ ਉਹ ਪਾ ਕੇ ਆਈ ਸੀਗੀ ਹੀਲ ਜਿਹੀ।

ਟਕ ਟਕ ਟਕ ਟਕ ਆਵਾਜ਼ਾਂ ਸੁਣਨ ਤੇ ਸਾਰਿਆਂ ਦੇ ਧਿਆਨ ਨੀਚੇ ਚਲੇ ਗਿਆ ਮੇਰੇ ਪੈਰਾਂ ਵੱਲ ਵੀ ਕੁੜੀ ਅੱਜ ਸਾਰੇ ਬੜੇ ਪੁੱਛਣ ਤੇਰਾ ਅੱਜ birthday ਹੈ ਅੱਜ ਤੇਰਾ birthday ਹੈ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 ਮੈਂ ਕਿਹਾ ਮੈਂ ਨੀ ਜਾਂਦੀ ਹੈਗੀ ਤੂੰ ਇਕੱਲੀ ਹੀ ਭੱਜ ਗਈ ਸੀਗੀ।

ਮੁੜ ਗਈ ਮੁੜੀ ਤੂੰ ਕਹਿ ਰਹੀ ਸੀ ਉੱਥੇ ਤਿੰਨ ਚਾਰ ਮੁੰਡੇ ਖੜੇ ਸੀ ਦੇਖ ਹੱਸ ਰਹੇ ਸੀ।